ਲਿਬਰੇ ਆਫਿਸ ਕੈਲਕ ਡੇਟਾ ਨਾਲ ਕੰਮ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ ਫਿਲ ਟੂਲਸ ਅਤੇ ਸਲੈਕਸ਼ਨ ਲਿਸਟਸ ਦਾ ਇਸਤੇਮਾਲ ਕਰਕੇ ਗਤੀ ਵਧਾਉਣਾ
ਸ਼ੀਟਸ ਵਿਚ ਕੰਟੈਂਟ ਸਾਂਝਾ ਕਰਨਾ
ਡੇਟਾ ਹਟਾਉਣਾ ਡੇਟਾ ਬਦਲਣਾ ਡੇਟਾ ਦਾ ਹਿੱਸਾ ਬਦਲਣਾ
ਇਥੇ ਅਸੀਂ ਉਬੰਟੂ ਲਿਨਕਸ ਵਰਜ਼ਨ 1004 ਅਤੇ ਲਿਬਰੇਆਫਿਸ ਸੂਟ ਵਰਜ਼ਨ 334 ਦਾ ਇਸਤੇਮਾਲ ਕਰ ਰਹੇ ਹਾਂ
ਸਪਰੈੱਡਸ਼ੀਟ ਵਿਚ ਡੇਟਾ ਐਂਟਰ ਕਰਨਾ ਬਹੁਤ ਮੁਸ਼ੱਕਤ ਵਾਲਾ ਹੋ ਸਕਦਾ ਹੈ ਪਰ ਕੈਲਕ ਇਸ ਨੂੰ ਆਸਾਨ ਬਣਾਉਣ ਲਈ ਕਈ ਟੂਲਸ ਪ੍ਰਦਾਨ ਕਰਦਾ ਹੈ
ਸਭ ਤੋਂ ਮੁੱਢਲੀ ਯੋਗਤਾ ਹੈ ਕਿ ਮਾਊਸ ਨਾਲ ਇਕ ਸੈੱਲ ਦੇ ਕੰਟੈਂਟਸ ਦੂਜੇ ਸੈੱਲ ਵਿਚ ਡਰੈਗ ਅਤੇ ਡਰਾਪ ਕਰਨਾ
ਪਰ ਕੈਲਕ ਸਵੈਚਾਲਿਤ ਇਨਪੁਟ ਲਈ ਕਈ ਹੋਰ ਟੂਲਸ ਵੀ ਸ਼ਾਮਿਲ ਕਰਦਾ ਹੈ ਖਾਸ ਕਰ ਦੋਹਰਾਈਆਂ ਜਾਣ ਵਾਲੀਆਂ ਚੀਜ਼ਾਂ ਲਈ
ਇਹ ਟੂਲਸ ਹਨ ਫਿੱਲ ਟੂਲ ਸਿਲੈਕਸ਼ਨ lists
ਇਹ ਇਕ ਹੀ ਡਾਕਯੂਮੈਂਟ ਦੀ ਮਲਟੀਪਲ ਸ਼ੀਟਸ ਵਿਚ ਜਾਣਕਾਰੀ ਇਨਪੁਟ ਕਰ ਸਕਦੇ ਹਨ
ਅਸੀਂ ਇਹਨਾ ਸਾਰਿਆਂ ਬਾਰੇ ਇਕ ਇਕ ਕਰਕੇ ਸਿੱਖਾਂਗੇ
ਆਉ ਅਸੀਂ ਆਪਣੀ ਪਰਸਨਲ ਫਾਇਨਾਂਸ ਟੈ੍ਕਰਓਡੀਐਸ personal finance trackerਓਡੀਐਸ ਫਾਇਲ ਖੋਲ੍ਹੀਏ
ਫਿਲ ਟੂਲ ਸ਼ੀਟ ਵਿਚ ਕੰਟੈਂਟ ਦਾ ਦੋਹਰਾਉ ਕਰਨ ਲਈ ਇਕ ਉਪਯੋਗੀ ਤਰੀਕਾ ਹੈ
ਸਾਡੀ Personal Finance Trackerodsਫਾਇਲ ਵਿਚ ਮੰਨ ਲਉ ਕਿ ਅਸੀਂ Costਹੈਡਿੰਗ ਅਧੀਨ ਡੇਟਾ ਨੂੰ ਨਾਲ ਦੇ ਸੈੱਲਸ ਵਿਚ ਕਾਪੀ ਕਰਨਾ ਚਾਹੁੰਦੇ ਹਾਂ
ਤਾਂ ਪਹਿਲਾਂ ਸਾਰਾ ਕਾਪੀ ਕਰਨ ਵਾਲਾ ਡੇਟਾ ਚਿੰਨ੍ਹਿਤ ਕਰੋ ਉਸ ਸੈੱਲ ਤੇ ਕਲਿਕ ਕਰ ਕੇ ਜਿਸ ਵਿਚ ਐਂਟਰੀ 6000 ਹੈ
ਹੁਣ ਲੈਫਟ ਮਾਉਸ ਬਟਨ ਹੋਲਡ ਕਰਕੇ ਯੂਐਸ ਉਸ ਸੈੱਲ ਦੇ ਅੰਤ ਤਕ ਮਾਊਸ ਡਰੇਗ ਕਰੋ ਜਿਸ ਵਿਚ ਕੋਸਟ ਐਂਟਰੀ 2000 ਹੈ
ਅਤੇ ਉਹ ਸੈੱਲਸ ਵੀ ਚੁਣੋ ਜਿਥੇ ਅਸੀਂ ਡੇਟਾ ਕਾਪੀ ਕਰਨਾ ਚਾਹੁੰਦੇ ਹਾਂ
ਹੁਣ ਲੈਫਟ ਮਾਊਸ ਬਟਨ ਛੱਡ ਦਿਉ
ਮੈਨਯੂਬਾਰ ਵਿਚ ਐਡਿਟ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਫਿੱਲ ਅੋਪਸ਼ਨ ਤੇ ਕਲਿਕ ਕਰੋ
ਪਾਪ ਅੱਪ ਮੈਨਯੂ ਵਿਚ ਰਾਈਟ ਅੋਪਸ਼ਨ ਤੇ ਕਲਿਕ ਕਰੋ
ਤੁਸੀਂ ਵੇਖੋਗੇ ਕਿ ਹੈਡਿੰਗ ਕੋਸਟ ਦੇ ਨੀਚੇ ਦਾ ਡੇਟਾ ਨਾਲ ਦੇ ਸੈੱਲਸ ਵਿਚ ਕਾਪੀ ਹੋ ਗਿਆ ਹੈ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਫਿਲ ਟੂਲ ਦਾ ਜ਼ਿਆਦਾ ਪੇਚੀਦਾ ਇਸਤੇਮਾਲ ਇਹ ਹੈ ਕਿ ਸ਼ੀਟਸ ਵਿਚ ਕੁਝ ਸੀਰੀਜ਼ ਡੇਟਾ ਦੇ ਤੌਰ ਤੇ ਫਿਲ ਕਰਨਾ
ਕੈਲਕ ਹਫ਼ਤੇ ਦੇ ਪੂਰੇ ਅਤੇ ਸੰਖਿਪਤ ਦਿਨਾਂ ਅਤੇ ਸਾਲ ਦੇ ਮਹੀਨਿਆਂ ਦੀ ਲਿਸਟ ਡਿਫਾਲਟ ਰੂਪ ਵਿਚ ਪ੍ਰਦਾਨ ਕਰਦਾ ਹੈ
ਇਹ ਯੂਜ਼ਰ ਨੂੰ ਉਸਦੀ ਆਪਣੀ ਲਿਸਟਸ ਬਣਾਉਣ ਦੇ ਸਮੱਰਥ ਵੀ ਕਰਦਾ ਹੈ
ਆਉ ਹੁਣ ਆਪਣੀ ਸ਼ੀਟ ਵਿਚ Daysਨਾਮਕ ਇਕ ਨਵੀਂ ਹੈਡਿੰਗ ਜੋੜਦੇ ਹਾਂ
ਇਸਦੇ ਨੀਚੇ ਅਸੀਂ ਹਫ਼ਤੇ ਦੇ ਸੱਤੋ ਦਿਨ ਆਪਣੇ ਆਪ ਦਰਸਾਵਾਂਗੇ
Daysਹੈਡਿੰਗ ਦੇ ਨੀਚੇ ਪਹਿਲੇ ਸੱਤ ਸੈੱਲਸ ਚੁਣੋ
ਹੁਣ ਮੈਨਯੂਬਾਰ ਵਿਚ Editਅੋਪਸ਼ਨ ਤੇ ਕਲਿਕ ਕਰੋ ਅਤੇ ਫਿੱਲ ਅੋਪਸ਼ਨ ਤੇ ਜਾਉ
ਮੈਨਯੂ ਵਿਚ ਸੀਰੀਜ਼ ਅੋਪਸ਼ਨ ਤੇ ਕਲਿਕ ਕਰੋ
ਤੁਸੀਂ ਵੇਖੋਗੇ ਕਿ ਫਿੱਲ Seriesਹੈਡਿੰਗ ਦੇ ਨਾਲ ਇਕ ਡਾਇਲੋਗ ਬੋਕਸ ਦਿੱਸਦਾ ਹੈ
ਹੁਣ ਸੀਰੀਜ਼ ਟਾਈਪ ਹੈਡਿੰਗ ਦੇ ਨੀਚੇ AutoFillਅੋਪਸ਼ਨ ਤੇ ਕਲਿਕ ਕਰੋ
ਸਟਾਰਟ valueਫੀਲਡ ਵਿਚ ਅਸੀਂ ਹਫ਼ਤੇ ਦਾ ਆਪਣਾ ਪਹਿਲਾ ਦਿਨ ਟਾਈਪ ਕਰਦੇ ਹਾਂ ਜੋ ਕਿ ਸੁੰਡੇ ਹੈ
ਇੰਕਰੀਮੈਂਟ 1ਦੇ ਰੂਪ ਵਿਚ ਪਹਿਲਾਂ ਹੀ ਸੈੱਟ ਹੈ
ਹੁਣ OKਬਟਨ ਤੇ ਕਲਿਕ ਕਰੋ
ਤੁਸੀਂ ਦੇਖੋਗੇ ਕਿ ਦਿਨ ਆਪਣੇ ਆਪ ਹੀ ਸੈੱਲਸ ਵਿਚ ਐਂਟਰ ਹੋ ਗਏੇ ਹਨ
ਤੁਸੀਂ ਇਸ ਤਰੀਕੇ ਨਾਲ ਸਿਰਫ ਹਫ਼ਤੇ ਦੇ ਦਿਨ ਮਹੀਨਾ ਜਾਂ ਸਾਲ ਐਂਟਰ ਕਰ ਸਕਦੇ ਹੋ ਜੋ ਕਿ ਕੈਲਕ ਵਿਚ ਪੂਰਵ ਪਰਿਭਾਸ਼ਿਤ ਹਨ
ਤਰਤੀਬਵਾਰ ਡੇਟਾ ਦੀ ਆਟੋ ਫਿਲਿੰਗ ਲਈ ਇਕ ਹੋਰ ਤਰੀਕਾ ਹੇਠ ਲਿਖਿਆ ਹੈ ਸੈੱਲ ਵਿਚ Sundayਟਾਈਪ ਕਰੋ ਅਤੇ ਐਂਟਰ ਦਬਾਉ
ਇਹ ਕਾਲਮ ਵਿਚ ਅਗਲੇ ਸੈੱਲ ਤੇ ਫੋਕਸ ਕਰੇਗਾ
ਉਸ ਸੈੱਲ ਤੇ ਵਾਪਸ ਜਾਉ ਜਿਥੇ Sundayਟਾਈਪ ਕੀਤਾ ਸੀ
ਹੁਣ ਤੁਸੀਂ ਸੈੱਲ ਦੇ ਨੀਚੇ ਸੱਜੇ ਕੋਨੇ ਤੇ ਇਕ ਛੋਟਾ ਕਾਲਾ ਬੋਕਸ ਦੇਖੋਗੇ
ਮਾਊਸ ਨਾਲ ਇਸ ਬੋਕਸ ਤੇ ਕਲਿਕ ਕਰੋ
ਇਸ ਨੂੰ ਤਾਂ ਤਕ ਨੀਚੇ ਡਰੈਗ ਕਰੋ ਜਦ ਤਕ ਸੱਜੇ ਪਾਸੇ ਦਿੱਸਦੇ ਬਾਕਸ ਵਿਚ ਸੈਚਰਡੇ ਨਾ ਦਿੱਸੇ
ਮਾਊਸ ਬਟਨ ਛੱਡ ਦਿਉ
ਸੈੱਲਸ ਵਿਚ ਹਫਤੇ ਦੇ ਦਿਨ ਆਪਣੇ ਆਪ ਫਿਲ ਹੋ ਗਏ ਹਨ
ਇਹ ਤਰਕੀਬ ਹਰ ਉਸ ਡੇਟਾ ਲਈ ਕੰਮ ਕਰਦੀ ਹੈ ਜੋ ਤਰਤੀਬਵਾਰ ਹੈ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਤੁਸੀਂ ਸ਼ੁਰੂ ਅੰਤ ਅਤੇ ਇੰਕਰੀਮੈਂਟ ਵੈਲਯੂ ਐਂਟਰ ਕਰਕੇ ਨੰਬਰਸ ਲਈ ਵਨ ਟਾਈਮ ਫਿਲ ਸੀਰੀਜ ਵੀ ਬਣਾ ਸਕਦੇ ਹੋ
ਇਸ ਨੂੰ ਵਿਖਾਉਣ ਲਈ ਪਹਿਲਾਂ ਅਸੀਂ A1ਤੋਂ A7ਤਕ ਪਹਿਲੇ ਐਂਟਰ ਕੀਤੇ ਗਏ ਸੀਰੀਅਲ ਨੰਬਰਸ ਡਿਲੀਟ ਕਰਾਂਗੇ
ਨੰਬਰਸ ਡਿਲੀਟ ਕਰਣ ਤੋਂ ਬਾਅਦ ਸੈੱਲਸ A2ਤੋਂ A7ਨੂੰ ਦੁਬਾਰਾ ਚੁਣੋ
ਹੁਣ ਮੈਨਯੂਬਾਰ ਵਿਚEditਤੇ ਕਲਿਕ ਕਰੋ ਅਤੇ ਫਿਰFillਅਤੇ Seriesਅੋਪਸ਼ਨ ਤੇ
ਸਾਡੇ ਸਾਹਮਣੇ ਇਕ ਡਾਇਲੋਗ ਬੋਕਸ ਆ ਜਾਂਦਾ ਹੈ
ਹੁਣ ਸੀਰੀਜ਼ typeਹੈਡਿੰਗ ਦੇ ਨੀਚੇ Linearਅੋਪਸ਼ਨ ਤੇ ਕਲਿਕ ਕਰੋ ਜੇ ਇਹ ਡਿਫਾਲਟ ਰੂਪ ਵਿਚ ਚਿੰਨ੍ਹਿਤ ਨਹੀਂ ਹੈ
ਸਟਾਰਟ valueਫੀਲਡ ਵਿਚ ਅਸੀਂ ਪਹਿਲਾ ਸੀਰੀਅਲ ਨੰਬਰ ਟਾਈਪ ਕਰਾਂਗੇ ਜੋ ਕਿ1ਹੈ
ਈਐਂਡ valueਫੀਲਡ ਵਿਚ ਅਸੀਂ ਆਖਰੀ ਸੀਰੀਅਲ ਨੰਬਰ ਟਾਈਪ ਕਰਾਂਗੇ ਜੋ ਕਿ6ਹੈ
ਹੁਣ ਅਸੀਂ Incrementਵੈਲਯੂ 1ਸੈੱਟ ਕਰਦੇ ਹਾਂ ਅਤੇ ਅੰਤ ਵਿਚ OKਬਟਨ ਤੇ ਕਲਿਕ ਕਰਦੇ ਹਾਂ
ਅਸੀਂ ਵੇਖਦੇ ਹਾਂ ਕਿ ਸੈੱਲਸ ਵਿਚ ਤਰਤੀਬਵਾਰ ਸੀਰੀਅਲ ਨੰਬਰਸ ਆਪਣੇ ਆਪ ਫਿਲ ਹੋ ਗਏ ਹਨ
ਇਹਨਾਂ ਸਾਰਿਆਂ ਕੇਸਾਂ ਵਿਚ ਫਿਲ ਟੂਲ ਸੈੱਲਸ ਵਿਚ ਸਿਰਫ ਕੁਝ ਕੁ ਪਲ ਸੰਪਰਕ ਬਣਾਉਦਾ ਹੈ
ਇਕ ਵਾਰ ਫਿਲ ਹੋਣ ਤੋਂ ਬਾਅਦ ਸੈੱਲਸ ਦਾ ਇਕ ਦੂਜੇ ਨਾਲ ਹੋਰ ਕੋਈ ਸੰਬੰਧ ਨਹੀਂ ਹੁੰਦਾ
ਫਿਲ ਟੂਲਸ ਤੋਂ ਇਲਾਵਾ ਇਥੇ ਗਤੀ ਵਧਾਉਣ ਲਈ ਇਕ ਹੋਰ ਸਿਲੈਕਸ਼ਨ listsਨਾਮ ਦਾ ਟੂਲ ਹੈ ਜੋ ਕਿ ਸਿਰਫ ਟੈਕਸਟ ਦੇ ਇਸਤੇਮਾਲ ਲਈ ਸੀਮਿਤ ਹੈ
i ਇਸਦੀ ਚਰਚਾ ਅਸੀਂ ਇਸ ਸਿਰੀਜ਼ ਦੇ ਬਾਦ ਵਾਲੇ ਟਯੂਟੋਰਿਅਲਸ ਵਿਚ ਕਰਾਂਗੇ
ਫਿੱਲ ਟੂਲਜ਼ ਅਤੇ ਸਿਲੈਕਸ਼ਨ listsਦੇ ਬਾਰੇ ਸਿੱਖਣ ਤੋਂ ਬਾਅਦ ਹੁਣ ਅਸੀਂ ਸਿੱਖਾਂਗੇ ਕਿ ਸ਼ੀਟਸ ਵਿਚ ਕੰਟੈਂਟ ਕਿਵੇਂ ਸਾਂਝਾ ਕਰੀਏ
ਕੈਲਕ ਯੂਜ਼ਰ ਨੂੰ ਇਕੋ ਜਾਣਕਾਰੀ ਕਈ ਸ਼ੀਟਸ ਦੇ ਉਸੇ ਸੈੱਲ ਵਿਚ ਐਂਟਰ ਕਰਨ ਯੋਗ ਬਣਾਉਂਦਾ ਹੈ
ਇਸਦਾ ਮਤਲਬ ਹੈ ਕਿ ਹਰ ਸ਼ੀਟ ਵਿਚ ਇਕ ਇਕ ਕਰਕੇ ਉਹੀ ਲਿਸਟ ਐਂਟਰ ਕਰਨ ਦੀ ਬਜਾਏ ਤੁਸੀਂ ਇਸਨੂੰ ਸਾਰੀਆਂ ਸ਼ੀਟਸ ਵਿਚ ਇਕੋ ਵੇਲੇ ਐਂਟਰ ਕਰ ਸਕਦੇ ਹੋ
ਸਾਡੀ Personal Finance Trackerodsਫਾਇਲ ਵਿਚ ਸਾਡਾ ਪੂਰਾ ਡੇਟਾ ਸ਼ੀਟ 1ਤੇ ਹੈ
ਹੁਣ ਅਸੀਂ ਸ਼ੀਟ 2 ਅਤੇ ਸ਼ੀਟ 3ਵਿਚ ਉਹੀ ਡੇਟਾ ਦਿਖਾਉਣ ਚਾਹੁੰਦੇ ਹਾਂ ਜੋ ਸ਼ੀਟ 1ਵਿਚ ਹੈ
ਇਸ ਲਈ ਅਸੀਂ ਮੈਨਯੂਬਾਰ ਵਿਚ Editਅੋਪਸ਼ਨ ਤੇ ਕਲਿਕ ਕਰਾਂਗੇ ਅਤੇ ਫਿਰ Sheetਅੋਪਸ਼ਨ ਤੇ ਕਲਿਕ ਕਰਾਂਗੇ
ਹੁਣ Selectਤੇ ਕਲਿਕ ਕਰੋ
ਹੁਣ ਦਿੱਸਦੇ ਡਾਇਲੋਗ ਬੋਕਸ ਵਿਚ shift ਕੀ ਇਸਤੇਮਾਲ ਕਰਕੇ ਅਸੀਂ ਸ਼ੀਟ 1ਸ਼ੀਟ 2 ਅਤੇ ਸ਼ੀਟ 3 ਅੋਪਸ਼ਨ ਚੁਣਾਂਗੇ
ਅਤੇ ਫਿਰ OKਬਟਨ ਤੇ ਕਲਿਕ ਕਰੋ
ਇਹ ਸਾਨੂੰ ਵਾਪਸ ਸ਼ੀਟ 1ਤੇ ਲੈ ਆਉਂਦਾ ਹੈ
ਆਉ ਹੁਣ ਸ਼ੀਟ 1ਵਿਚ ਕੁਝ ਡੇਟਾ ਐਂਟਰ ਕਰੀਏ
ਉਦਾਹਰਣ ਲਈF 12ਸੈੱਲ ਵਿਚ ਅਸੀਂ ਟਾਈਪ ਕਰਾਂਗੇ ਥਿਸ ਵਿਲ ਬੇ ਡਿਸਪਲੇਅਡ ਓਨ ਮਲਟੀਪਲ ਸ਼ੀਟਸ
ਹੁਣ ਇਕ ਤੋਂ ਬਾਅਦ ਇਕ ਸ਼ੀਟ 2 ਅਤੇ ਸ਼ੀਟ 3 ਟੈਬ ਤੇ ਕਲਿਕ ਕਰੋ
ਅਸੀਂ ਵੇਖਦੇ ਹਾਂ ਕਿ ਇਹਨਾਂ ਸਾਰੀਆਂ ਸ਼ੀਟਸ ਵਿਚ ਸੈੱਲ F12ਵਿਚ ਇਕੋ ਜਿਹਾ ਡੇਟਾ ਹੈ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਅੱਗੇ ਅਸੀਂ ਵੱਖ ਵੱਖ ਤਰੀਕਿਆਂ ਬਾਰੇ ਸਿੱਖਾਂਗੇ ਜਿਹਨਾਂ ਨਾਲ ਅਸੀਂ ਸੈੱਲਸ ਵਿਚ ਡੇਟਾ ਡਿਲੀਟ ਅਤੇ ਐਡਿਟ ਕਰ ਸਕਦੇ ਹਾਂ
ਸੈੱਲ ਦੇ ਕਿਸੀ ਵੀ ਫਾਰਮੈੱਟ ਨੂੰ ਹਟਾਏ ਬਿਨਾਂ ਡੇਟਾ ਨੂੰ ਡਿਲੀਟ ਕਰਣ ਲਈ ਸਿਰਫ ਸੈੱਲ ਨੂੰ ਚੁਣੋ
ਤੁਸੀਂ ਦੇਖੋਗੇ ਕਿ ਸੈੱਲ ਦਾ ਡੇਟਾ ਇਨਪੁਟ ਲਾਈਨ ਫੀਲਡ ਵਿਚ ਦਿਖਾਈ ਦਿੰਦਾ ਹੈ
ਹੁਣ ਕੀ ਬੋਰਡ ਤੇ Backspace ਬਟਨ ਦਬਾਉ
ਤੁਸੀਂ ਵੇਖੋਗੇ ਕਿ ਡੇਟਾ ਡਿਲੀਟ ਹੋ ਗਿਆ ਹੈ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਸੈੱਲ ਵਿਚ ਡੇਟਾ ਬਦਲਣ ਲਈ ਸਿਰਫ ਸੈੱਲ ਨੂੰ ਚੁਣੋ ਅਤੇ ਪੁਰਾਣੇ ਡੇਟਾ ਦੇ ਉੱਤੇ ਟਾਈਪ ਕਰੋ
ਨਵਾਂ ਡੇਟਾ ਮੂਲ ਫਾਰਮੈੱਟਿੰਗ ਨੂੰ ਬਣਾਏ ਰੱਖਦਾ ਹੈ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਸੈੱਲ ਵਿਚ ਡੇਟਾ ਦਾ ਕੁਝ ਹਿੱਸਾ ਬਦਲਣ ਲਈ ਪੂਰਾ ਕੰਟੈਂਟ ਹਟਾਏ ਬਿਨਾਂ ਸਿਰਫ ਸੈੱਲ ਤੇ ਡਬਲ ਕਲਿਕ ਕਰੋ
ਹੁਣ ਕਰਸਰ ਦੀ ਮੱਦਦ ਨਾਲ ਤੁਸੀਂ ਆਪਣੀ ਲੋੜ ਮੁਤਾਬਿਕ ਸੈੱਲ ਨੂੰ ਐਡਿਟ ਕਰ ਸਕਦੇ ਹੋ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ
ਸੰਖੇਪ ਵਿਚ ਅਸੀਂ ਸਿੱਖਿਆ ਹੈ ਫਿਲ ਟੂਲਸ ਅਤੇ ਸਲੈਕਸ਼ਨ ਲਿਸਟ ਦਾ ਇਸਤੇਮਾਲ ਕਰਕੇ ਗਤੀ ਵਧਾਉਣਾ
ਸ਼ੀਟਸ ਵਿਚ ਕੰਟੈਂਟ ਸਾਂਝਾ ਕਰਨਾ
ਡੇਟਾ ਹਟਾਉਣਾ ਡੇਟਾ ਬਦਲਣਾ ਡੇਟਾ ਦਾ ਹਿੱਸਾ ਬਦਲਣਾ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
ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ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
ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ spoken ਹਾਈਫਨ ਟਿਊਟੋਰੀਅਲ ਡੋਟ ਓਰਗ ਸਲੈਸ਼ ਨਮੈਕਟ ਹਾਈਫਨ ਇੰਟਰੋ ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ
ਅਤੇ ਆਈਆਈਟੀ ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ
ਸ਼ਾਮਲ ਹੋਣ ਲਈ ਧੰਨਵਾਦ